ਸਾਥੀਓ ਇਨ੍ਹੀਂ ਦਿਨੀਂ ਓਣਮ ਦਾ ਤਿਓਹਾਰ ਵੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਇਹ ਤਿਓਹਾਰ ਚਿੰਗਮ ਮਹੀਨੇ ਵਿੱਚ ਆਉਦਾ ਹੈ ਇਸ ਦੌਰਾਨ ਲੋਕ ਕੁਝ ਨਵਾਂ ਖਰੀਦਦੇ ਹਨ ਆਪਣੇ ਘਰਾਂ ਨੂੰ ਸਜਾਉਦੇ ਹਨ ਪੂਕਲਮ ਬਣਾਉਦੇ ਹਨ ਓਣਮ ਸਾਦਿਆ ਦਾ ਆਨੰਦ ਲੈਂਦੇ ਹਨ ਤਰ੍ਹਾਂਤਰ੍ਹਾਂ ਦੀਆਂ ਖੇਡਾਂ ਅਤੇ ਮੁਕਾਬਲੇ ਵੀ ਹੁੰਦੇ ਹਨ ਓਣਮ ਦੀ ਧੂਮ ਅੱਜ ਦੂਰਦੂਰ ਵਿਦੇਸ਼ਾਂ ਤੱਕ ਪਹੁੰਚੀ ਹੋਈ ਹੈ ਅਮਰੀਕਾ ਹੋਵੇ ਯੂਰਪ ਹੋਵੇ ਜਾਂ ਖਾੜੀ ਦੇਸ਼ ਹੋਣ ਓਣਮ ਦਾ ਉਤਸ਼ਾਹ ਤੁਹਾਨੂੰ ਹਰ ਜਗ੍ਹਾ ਤੇ ਮਿਲ ਜਾਵੇਗਾ ਓਣਮ ਇੱਕ ਇੰਟਰਨੈਸ਼ਨਲ ਫੈਸਟੀਵਲ ਬਣਦਾ ਜਾ ਰਿਹਾ ਹੈ
ਸਾਥੀਓ ਓਣਮ ਸਾਡੀ ਖੇਤੀ ਦੇ ਨਾਲ ਜੁੜਿਆ ਹੋਇਆ ਤਿਓਹਾਰ ਹੈ ਇਹ ਸਾਡੇ ਪਿੰਡਾਂ ਦੀ ਅਰਥਵਿਵਸਥਾ ਦੇ ਲਈ ਇੱਕ ਨਵੀਂ ਸ਼ੁਰੂਆਤ ਦਾ ਸਮਾਂ ਹੁੰਦਾ ਹੈ ਕਿਸਾਨਾਂ ਦੀ ਸ਼ਕਤੀ ਨਾਲ ਹੀ ਸਾਡਾ ਜੀਵਨ ਸਾਡਾ ਸਮਾਜ ਚਲਦਾ ਹੈ ਸਾਡੇ ਤਿਓਹਾਰ ਕਿਸਾਨਾਂ ਦੀ ਮਿਹਨਤ ਦੇ ਨਾਲ ਹੀ ਰੰਗਬਿਰੰਗੇ ਬਣਦੇ ਹਨ ਸਾਡੇ ਅੰਨਦਾਤਿਆਂ ਨੂੰ ਕਿਸਾਨਾਂ ਦੀ ਜੀਵਨ ਸ਼ੈਲੀ ਦੀ ਸ਼ਕਤੀ ਨੂੰ ਵੀ ਸਾਡੇ ਵੇਦਾਂ ਵਿੱਚ ਬਹੁਤ ਸਨਮਾਨ ਦੇ ਨਾਲ ਨਮਨ ਕੀਤਾ ਗਿਆ ਹੈ
ਰਿਗਵੇਦ ਦਾ ਇਹ ਮੰਤਰ ਹੈ
ਅੰਨਾਨਾਂ ਪਤਯੇ ਨਮ ਕਸ਼ੇਤਰਾਣਾਮ ਪਤਯੇ ਨਮ
अन्नानां पतये नमः क्षेत्राणाम पतये नमः
ਅਰਥਾਤ ਅੰਨਦਾਤਾ ਨੂੰ ਨਮਸਕਾਰ ਹੈ ਕਿਸਾਨ ਨੂੰ ਨਮਸਕਾਰ ਹੈ ਸਾਡੇ ਕਿਸਾਨਾਂ ਨੇ ਕੋਰੋਨਾ ਦੀ ਇਸ ਮੁਸ਼ਕਿਲ ਘੜੀ ਵਿੱਚ ਵੀ ਆਪਣੀ ਤਾਕਤ ਨੂੰ ਸਾਬਿਤ ਕੀਤਾ ਹੈ ਸਾਡੇ ਦੇਸ਼ ਵਿੱਚ ਇਸ ਵਾਰ ਸਾਉਣੀ ਦੀ ਫਸਲ ਦੀ ਬਿਜਾਈ ਪਿਛਲੇ ਸਾਲ ਦੇ ਮੁਕਾਬਲੇ 7 ਪ੍ਰਤੀਸ਼ਤ ਜ਼ਿਆਦਾ ਹੋਈ ਹੈ ਧਾਨ ਦੀ ਬਿਜਾਈ ਇਸ ਵਾਰ ਲਗਭਗ 10 ਪ੍ਰਤੀਸ਼ਤ ਦਾਲ਼ਾਂ ਲਗਭਗ 5 ਪ੍ਰਤੀਸ਼ਤ ਮੋਟੇ ਅਨਾਜ ਕੋਰਸ ਸੀਰੀਅਲਜ਼ ਲਗਭਗ 3 ਪ੍ਰਤੀਸ਼ਤ ਆਇਲਸੀਡਜ਼ ਲਗਭਗ 13 ਪ੍ਰਤੀਸ਼ਤ ਕਪਾਹ ਲਗਭਗ 3 ਪ੍ਰਤੀਸ਼ਤ ਜ਼ਿਆਦਾ ਬੀਜੀ ਗਈ ਹੈ ਮੈਂ ਇਹਦੇ ਲਈ ਦੇਸ਼ ਦੇ ਕਿਸਾਨਾਂ ਨੂੰ ਵਧਾਈ ਦਿੰਦਾ ਹਾਂ ਤੇ ਉਨ੍ਹਾਂ ਦੀ ਮਿਹਨਤ ਨੂੰ ਸਿਜਦਾ ਕਰਦਾ ਹਾਂ
ਮੇਰੇ ਪਿਆਰੇ ਦੇਸ਼ਵਾਸੀਓ ਕੋਰੋਨਾ ਦੇ ਇਸ ਕਾਲਖੰਡ ਵਿੱਚ ਦੇਸ਼ ਕਈ ਮੋਰਚਿਆਂ ਤੇ ਇੱਕੋ ਵੇਲੇ ਲੜ ਰਿਹਾ ਹੈ ਪਰ ਇਹਦੇ ਨਾਲਨਾਲ ਕਈ ਵਾਰ ਮਨ ਵਿੱਚ ਇਹ ਸਵਾਲ ਵੀ ਆਉਦਾ ਰਿਹਾ ਹੈ ਕਿ ਇੰਨੇ ਲੰਬੇ ਸਮੇਂ ਤੱਕ ਘਰਾਂ ਵਿੱਚ ਰਹਿਣ ਦੇ ਕਾਰਣ ਮੇਰੇ ਛੋਟੇਛੋਟੇ ਬਾਲਮਿੱਤਰਾਂ ਦਾ ਸਮਾਂ ਕਿਵੇਂ ਬੀਤਦਾ ਹੋਵੇਗਾ ਅਤੇ ਇਸੇ ਨੂੰ ਲੈ ਕੇ ਮੈਂ ਗਾਂਧੀ ਨਗਰ ਦੀ ਚਿਲਡਰੇਨ ਯੂਨੀਵਰਸਿਟੀ ਜੋ ਦੁਨੀਆਂ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਪ੍ਰਯੋਗ ਹੈ ਭਾਰਤ ਸਰਕਾਰ ਦੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਸਿੱਖਿਆ ਮੰਤਰਾਲੇ ਸੂਖਮ ਲਘੂ ਅਤੇ ਮੱਧਮ ਉਦਯੋਗ ਮੰਤਰਾਲੇ ਇਨ੍ਹਾਂ ਸਾਰਿਆਂ ਦੇ ਨਾਲ ਮਿਲ ਕੇ ਅਸੀਂ ਬੱਚਿਆਂ ਦੇ ਲਈ ਕੀ ਕਰ ਸਕਦੇ ਹਾਂ ਇਸ ਤੇ ਵਿਚਾਰਚਰਚਾ ਕੀਤੀ ਮੇਰੇ ਲਈ ਇਹ ਬਹੁਤ ਸੁਖਦ ਸੀ ਲਾਭਕਾਰੀ ਸੀ ਕਿਉਕਿ ਇਸ ਤਰ੍ਹਾਂ ਦੇ ਨਾਲ ਮੇਰੇ ਲਈ ਵੀ ਕੁਝ ਨਵਾਂ ਜਾਨਣ ਦਾ ਨਵਾਂ ਸਿੱਖਣ ਦਾ ਮੌਕਾ ਬਣ ਗਿਆ
ਸਾਥੀਓ ਸਾਡੇ ਵਿਚਾਰ ਦਾ ਵਿਸ਼ਾ ਸੀ ਖਿਡੌਣੇ ਅਤੇ ਖਾਸ ਕਰਕੇ ਭਾਰਤੀ ਖਿਡੌਣੇ ਅਸੀਂ ਇਸ ਗੱਲ ਤੇ ਵਿਚਾਰਚਰਚਾ ਕੀਤੀ ਕਿ ਭਾਰਤ ਵਿੱਚ ਬੱਚਿਆਂ ਨੂੰ ਨਵੇਂਨਵੇਂ ਖਿਡੌਣੇ ਕਿਵੇਂ ਮਿਲਣ ਭਾਰਤ ਟੋਏ ਪ੍ਰੋਡਕਸ਼ਨ ਦਾ ਬਹੁਤ ਵੱਡਾ ਹੱਬ ਕਿਵੇਂ ਬਣੇ ਵੈਸੇ ਮੈਂ ਮਨ ਕੀ ਬਾਤ ਸੁਣ ਰਹੇ ਬੱਚਿਆਂ ਦੇ ਮਾਤਾਪਿਤਾ ਤੋਂ ਮੁਆਫੀ ਮੰਗਦਾ ਹਾਂ ਕਿਉਕਿ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਹੁਣ ਇਹ ਮਨ ਕੀ ਬਾਤ ਸੁਣਨ ਤੋਂ ਬਾਅਦ ਖਿਡੌਣਿਆਂ ਦੀ ਨਵੀਂਨਵੀਂ ਡਿਮਾਂਡ ਸੁਣਨ ਦਾ ਸ਼ਾਇਦ ਇੱਕ ਨਵਾਂ ਕੰਮ ਸਾਹਮਣੇ ਆ ਜਾਵੇਗਾ

ਰਾਜੂ ਹਨ ਉਨ੍ਹਾਂ ਦੇ ਪਿੰਡ ਦੇ ਏਤਿਕੋਪੱਕਾ ਟਾਇਜ਼ ਇੱਕ ਸਮੇਂ ਬਹੁਤ ਪ੍ਰਚਲਿਤ ਸੀ ਉਸ ਦੀ ਖਾਸੀਅਤ ਇਹ ਸੀ ਕਿ ਖਿਡੌਣੇ ਲੱਕੜੀ ਦੇ ਨਾਲ ਬਣਦੇ ਸਨ ਅਤੇ ਦੂਜੀ ਗੱਲ ਇਹ ਸੀ ਕਿ ਇਨ੍ਹਾਂ ਖਿਡੌਣਿਆਂ ਵਿੱਚ ਤੁਹਾਨੂੰ ਕਿਧਰੇ ਕੋਈ ਐਂਗਲ ਜਾਂ ਕੋਣ ਨਹੀਂ ਮਿਲਦਾ ਸੀ ਇਹ ਖਿਡੌਣੇ ਸਾਰੇ ਪਾਸਿਓਂ ਰਾਉਂਡ ਹੁੰਦੇ ਸੀ ਇਸ ਲਈ ਬੱਚਿਆਂ ਨੂੰ ਸੱਟ ਲੱਗਣ ਦੀ ਗੁੰਜਾਇਸ਼ ਨਹੀਂ ਹੁੰਦੀ ਸੀ ਸੀ
ਰਾਜੂ ਨੇ ਏਤਿਕੋਪੱਕਾ ਟਾਇਜ਼ ਦੇ ਲਈ ਹੁਣ ਆਪਣੇ ਪਿੰਡ ਵਿੱਚ ਕਾਰੀਗਰਾਂ ਦੇ ਨਾਲ ਮਿਲ ਕੇ ਇੱਕ ਤਰ੍ਹਾਂ ਦਾ ਨਵਾਂ ਮੂਵਮੈਂਟ ਸ਼ੁਰੂ ਕਰ ਦਿੱਤਾ ਹੈ ਵਧੀਆ ਕੁਆਲਿਟੀ ਦੇ ਏਤਿਕੋਪੱਕਾ ਟਾਇਜ਼ ਬਣਾ ਕੇ ਸੀ
ਰਾਜੂ ਨੇ ਸਥਾਨਕ ਖਿਡੌਣਿਆਂ ਦੀ ਪੁਰਾਣੀ ਸਾਖ਼ ਵਾਪਸ ਲੈ ਆਉਦੀ ਹੈ ਖਿਡੌਣਿਆਂ ਦੇ ਨਾਲ ਅਸੀਂ ਦੋ ਚੀਜ਼ਾਂ ਕਰ ਸਕਦੇ ਹਾਂ ਆਪਣੇ ਗੌਰਵਸ਼ਾਲੀ ਅਤੀਤ ਨੂੰ ਆਪਣੇ ਜੀਵਨ ਵਿੱਚ ਫਿਰ ਤੋਂ ਉਤਾਰ ਸਕਦੇ ਹਾਂ ਅਤੇ ਆਪਣੇ ਸੁਨਹਿਰੀ ਭਵਿੱਖ ਨੂੰ ਵੀ ਸੰਵਾਰ ਸਕਦੇ ਹਾਂ ਮੈਂ ਆਪਣੇ ਸਟਾਰਟਅਪ ਮਿੱਤਰਾਂ ਨੂੰ ਸਾਡੇ ਨਵੇਂ ਉੱਦਮੀਆਂ ਨੂੰ ਕਹਿੰਦਾ ਹਾਂ ਟੀਮ ਯੂਪੀ ਫੋਰ ਟਾਇਜ਼ ਆਓ ਮਿਲ ਕੇ ਖਿਡੌਣੇ ਬਣਾਈਏ ਹੁਣ ਸਾਰਿਆਂ ਦੇ ਲਈ ਲੋਕਲ ਖਿਡੌਣਿਆਂ ਦੇ ਲਈ ਵੋਕਲ ਹੋਣ ਦਾ ਸਮਾਂ ਹੈ ਆਓ ਅਸੀਂ ਆਪਣੇ ਨੌਜਵਾਨਾਂ ਦੇ ਲਈ ਕੁਝ ਨਵੀਂ ਤਰ੍ਹਾਂ ਦੇ ਚੰਗੀ ਕੁਆਲਿਟੀ ਵਾਲੇ ਖਿਡੌਣੇ ਬਣਾਈਏ ਖਿਡੌਣਾ ਉਹ ਹੋਵੇ ਜਿਸ ਦੀ ਮੌਜੂਦਗੀ ਵਿੱਚ ਬਚਪਨ ਖਿੜੇ ਵੀ ਖ਼ਿੜਖਿੜਾਏ ਵੀ ਅਸੀਂ ਅਜਿਹੇ ਖਿਡੌਣੇ ਬਣਾਈਏ ਜਿਹੜੇ ਵਾਤਾਵਰਣ ਦੇ ਵੀ ਅਨੁਕੂਲ ਹੋਣ
ਸਾਥੀਓ ਇਸੇ ਤਰ੍ਹਾਂ ਹੁਣ ਕੰਪਿਊਟਰ ਅਤੇ ਸਮਾਰਟ ਫੋਨ ਦੇ ਇਸ ਯੁਗ ਵਿੱਚ ਕੰਪਿਊਟਰ ਗੇਮਸ ਦਾ ਵੀ ਬਹੁਤ ਟ੍ਰੈਂਡ ਹੈ ਇਹ ਗੇਮਸ ਬੱਚੇ ਵੀ ਖੇਡਦੇ ਹਨ ਤੇ ਵੱਡੇ ਵੀ ਖੇਡਦੇ ਹਨ ਪਰ ਇਨ੍ਹਾਂ ਵਿੱਚ ਵੀ ਜਿੰਨੀਆਂ ਗੇਮਸ ਹੁੰਦੀਆਂ ਹਨ ਉਨ੍ਹਾਂ ਦੀਆਂ ਥੀਮਜ਼ ਵੀ ਜ਼ਿਆਦਾਤਰ ਬਾਹਰ ਦੀਆਂ ਹੀ ਹੁੰਦੀਆਂ ਹਨ ਸਾਡੇ ਦੇਸ਼ ਵਿੱਚ ਇੰਨੇ ਆਈਡੀਈਏਐਸ ਹਨ ਇੰਨੇ ਕਨਸੈਪਟਸ ਹਨ ਬਹੁਤ ਵਿਸ਼ਾਲ ਸਾਡਾ ਇਤਿਹਾਸ ਰਿਹਾ ਹੈ ਕੀ ਅਸੀਂ ਉਨ੍ਹਾਂ ਉੱਤੇ ਗੇਮਜ਼ ਬਣਾ ਸਕਦੇ ਹਾਂ ਮੈਂ ਦੇਸ਼ ਦੇ ਯੁਵਾ ਟੈਲੈਂਟ ਨੂੰ ਕਹਿੰਦਾ ਹਾਂ ਕਿ ਤੁਸੀਂ ਭਾਰਤ ਵਿੱਚ ਵੀ ਗੇਮਜ਼ ਬਣਾਓ ਅਤੇ ਭਾਰਤ ਦੇ ਵੀ ਗੇਮਜ਼ ਬਣਾਓ ਕਿਹਾ ਵੀ ਜਾਂਦਾ ਹੈ ਲੇਟ ਥੇ ਗੇਮਜ਼ ਬੇਗਿਨ ਤਾਂ ਚਲੋ ਖੇਡ ਸ਼ੁਰੂ ਕਰਦੇ ਹਾਂ
ਸਾਥੀਓ ਆਤਮਨਿਰਭਰ ਭਾਰਤ ਅਭਿਯਾਨ ਵਿੱਚ ਵਰਚੁਅਲ ਗੇਮਜ਼ ਹੋਣ ਟਾਇਜ਼ ਦਾ ਸੈਕਟਰ ਹੋਵੇ ਸਾਰਿਆਂ ਨੇ ਬਹੁਤ ਮਹੱਤਵਪੂਰਣ ਭੂਮਿਕਾ ਨਿਭਾਉਣੀ ਹੈ ਅਤੇ ਇਹ ਮੌਕਾ ਵੀ ਹੈ ਜਦੋਂ ਅੱਜ ਤੋਂ 100 ਸਾਲ ਪਹਿਲਾਂ ਅਸਹਿਯੋਗ ਅੰਦੋਲਨ ਸ਼ੁਰੂ ਹੋਇਆ ਤਾਂ ਗਾਂਧੀ ਜੀ ਨੇ ਲਿਖਿਆ ਸੀ ਕਿ ਅਸਹਿਯੋਗ ਅੰਦੋਲਨ ਦੇਸ਼ ਵਾਸੀਆਂ ਵਿੱਚ ਆਤਮਸਨਮਾਨ ਅਤੇ ਆਪਣੀ ਸ਼ਕਤੀ ਦਾ ਬੋਧ ਕਰਵਾਉਣ ਦਾ ਇੱਕ ਯਤਨ ਹੈ
ਅੱਜ ਜਦੋਂ ਅਸੀਂ ਦੇਸ਼ ਨੂੰ ਆਤਮਨਿਰਭਰ ਬਣਾਉਣ ਦਾ ਯਤਨ ਕਰ ਰਹੇ ਹਾਂ ਤਾਂ ਅਸੀਂ ਪੂਰੇ ਆਤਮਵਿਸ਼ਵਾਸ ਦੇ ਨਾਲ ਅੱਗੇ ਵਧਣਾ ਹੈ ਹਰ ਖੇਤਰ ਵਿੱਚ ਦੇਸ਼ ਨੂੰ ਆਤਮਨਿਰਭਰ ਬਣਾਉਣਾ ਹੈ ਅਸਹਿਯੋਗ ਅੰਦੋਲਨ ਦੇ ਰੂਪ ਵਿੱਚ ਜਿਹੜਾ ਬੀਜ ਬੀਜਿਆ ਗਿਆ ਸੀ ਓਹਨੂੰ ਹੁਣ ਆਤਮਨਿਰਭਰ ਭਾਰਤ ਦੇ ਵਿਸ਼ਾਲ ਰੁੱਖ ਵਿੱਚ ਤਬਦੀਲ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ

ਤੁਸੀਂ ਇਸ ਸਭ ਦੇ ਬਾਰੇ ਨੇਟ ਤੇ ਸਰਚ ਕਰੋ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਮਿਲੇਗੀ ਤੁਸੀਂ ਵੀ ਅੱਗੇ ਆਓ ਕੁਝ ਇਨੋਵੇਟ ਕਰੋ ਕੁਝ ਇੰਪਲੀਮੈਂਟ ਕਰੋ ਤੁਹਾਡੇ ਯਤਨ ਅੱਜ ਦੇ ਛੋਟੇਛੋਟੇ ਸਟਾਰਟਅਪਸ ਕੱਲ੍ਹ ਵੱਡੀਆਂਵੱਡੀਆਂ ਕੰਪਨੀਆਂ ਵਿੱਚ ਬਦਲਣਗੇ ਅਤੇ ਦੁਨੀਆਂ ਵਿੱਚ ਭਾਰਤ ਦੀ ਪਹਿਚਾਣ ਬਣੇਗੀ ਅਤੇ ਤੁਸੀਂ ਇਹ ਨਾ ਭੁੱਲੋ ਕਿ ਅੱਜ ਜੋ ਦੁਨੀਆਂ ਵਿੱਚ ਬਹੁਤ ਵੱਡੀਆਂਵੱਡੀਆਂ ਕੰਪਨੀਆਂ ਨਜ਼ਰ ਆ ਰਹੀਆਂ ਨੇ ਨਾ ਇਹ ਵੀ ਕਦੀ ਸਟਾਰਟਅਪ ਹੋਇਆ ਕਰਦੀਆਂ ਸਨ
ਪਿਆਰੇ ਦੇਸ਼ਵਾਸੀਓ ਸਾਡੇ ਇੱਥੋਂ ਦੇ ਬੱਚੇ ਸਾਡੇ ਵਿਦਿਆਰਥੀ ਆਪਣੀ ਪੂਰੀ ਯੋਗਤਾ ਦਿਖਾ ਸਕਣ ਆਪਣਾ ਸਮਰੱਥ ਦਿਖਾ ਸਕਣ ਇਸ ਵਿੱਚ ਬਹੁਤ ਵੱਡੀ ਭੂਮਿਕਾ ਨਿਊਟ੍ਰੀਸ਼ਨ ਦੀ ਵੀ ਹੁੰਦੀ ਹੈ ਪੋਸ਼ਣ ਦੀ ਵੀ ਹੁੰਦੀ ਹੈ ਪੂਰੇ ਦੇਸ਼ ਵਿੱਚ ਸਤੰਬਰ ਮਹੀਨੇ ਨੂੰ ਪੋਸ਼ਣ ਮਹੀਨਾ ਨਿਊਟ੍ਰੀਸ਼ਨ ਮੌਂਥ ਦੇ ਰੂਪ ਵਿੱਚ ਮਨਾਇਆ ਜਾਵੇਗਾ ਨਾਇਓਨ ਅਤੇ ਨਿਊਟ੍ਰੀਸ਼ਨ ਦਾ ਬਹੁਤ ਗਹਿਰਾ ਰਿਸ਼ਤਾ ਹੁੰਦਾ ਹੈ ਸਾਡੇ ਇੱਥੇ ਇੱਕ ਕਹਾਵਤ ਹੈ ਯਥਾ ਅੰਨਮ ਤਥਾ ਮੰਨਮ यथा अन्नम तथा मन्न्म

ਸਾਥੀਓ ਜੇ ਤੁਹਾਨੂੰ ਗੁਜਰਾਤ ਵਿੱਚ ਸਰਦਾਰ ਵੱਲਭ ਭਾਈ ਪਟੇਲ ਦੇ ਸਟੈਚੂ ਓਐਫ ਯੂਨਿਟੀ ਜਾਣ ਦਾ ਮੌਕਾ ਮਿਲੇ ਅਤੇ ਕੋਵਿਡ ਦੇ ਬਾਅਦ ਜਦੋਂ ਉਹ ਖੁੱਲ੍ਹੇਗਾ ਤਾਂ ਤੁਹਾਨੂੰ ਜਾਣ ਦਾ ਮੌਕਾ ਮਿਲੇਗਾ ਤਾਂ ਉੱਥੇ ਇੱਕ ਯੂਨੀਕ ਪ੍ਰਕਾਰ ਦਾ ਪਾਰਕ ਬਣਾਇਆ ਗਿਆ ਹੈ ਖੇਡਖੇਡ ਵਿੱਚ ਹੀ ਨਿਊਟ੍ਰੀਸ਼ਨ ਦੀ ਸਿੱਖਿਆ ਖੁਸ਼ੀਖੁਸ਼ੀ ਦੇ ਨਾਲ ਉੱਥੇ ਜਾ ਕੇ ਜ਼ਰੂਰ ਦੇਖ ਸਕਦੇ ਹੋ
ਸਾਥੀਓ ਭਾਰਤ ਇੱਕ ਵਿਸ਼ਾਲ ਦੇਸ਼ ਹੈ ਖਾਣਪੀਣ ਵਿੱਚ ਬਹੁਤ ਸਾਰੀਆਂ ਵਿਭਿੰਨਤਾਵਾਂ ਹਨ ਸਾਡੇ ਦੇਸ਼ ਵਿੱਚ 6 ਵੱਖਰੀਆਂਵੱਖਰੀਆਂ ਰੁੱਤਾਂ ਹੁੰਦੀਆਂ ਹਨ ਵੱਖਵੱਖ ਖੇਤਰਾਂ ਵਿੱਚ ਉੱਥੋਂ ਦੇ ਮੌਸਮ ਦੇ ਹਿਸਾਬ ਨਾਲ ਵੱਖਵੱਖ ਚੀਜ਼ਾਂ ਪੈਦਾ ਹੁੰਦੀਆਂ ਹਨ ਇਸ ਲਈ ਇਹ ਬਹੁਤ ਹੀ ਮਹੱਤਵਪੂਰਣ ਹੈ ਕਿ ਹਰ ਖੇਤਰ ਦੇ ਮੌਸਮ ਉੱਥੋਂ ਦੇ ਸਥਾਨਕ ਭੋਜਨ ਅਤੇ ਉੱਥੇ ਪੈਦਾ ਹੋਣ ਵਾਲੇ ਅੰਨ ਫਲਸਬਜ਼ੀਆਂ ਦੇ ਅਨੁਸਾਰ ਇੱਕ ਪੋਸ਼ਕ ਨਿਊਟ੍ਰੀਐਂਟ ਰਿਚ ਡਾਇਟ ਪਲਾਨ ਬਣੇ ਹੁਣ ਜਿਵੇਂ ਮਿਲੇਟਸ ਮੋਟੇ ਅਨਾਜ ਰਾਗੀ ਹੈ ਜਵਾਰ ਹੈ ਇਹ ਬਹੁਤ ਉਪਯੋਗੀ ਪੋਸ਼ਕ ਭੋਜਨ ਹਨ ਇੱਕ ਭਾਰਤੀ ਖੇਤੀ ਕੋਸ਼ ਤਿਆਰ ਕੀਤਾ ਜਾ ਰਿਹਾ ਹੈ ਇਸ ਵਿੱਚ ਹਰ ਇੱਕ ਜ਼ਿਲ੍ਹੇ ਚ ਕਿਹੜੀਕਿਹੜੀ ਫਸਲ ਹੁੰਦੀ ਹੈ ਉਸ ਦੀ ਨਿਊਟ੍ਰੀਸ਼ਨ ਵੈਲੂ ਕਿੰਨੀ ਹੈ ਇਸ ਦੀ ਪੂਰੀ ਜਾਣਕਾਰੀ ਹੋਵੇਗੀ ਇਹ ਤੁਹਾਡੇ ਸਾਰਿਆਂ ਦੇ ਲਈ ਬਹੁਤ ਫਾਇਦੇਮੰਦ ਕੋਸ਼ ਹੋ ਸਕਦਾ ਹੈ ਆਓ ਪੋਸ਼ਣ ਮਹੀਨੇ ਵਿੱਚ ਪੌਸ਼ਟਿਕ ਖਾਣੇ ਅਤੇ ਤੰਦਰੁਸਤ ਰਹਿਣ ਦੇ ਲਈ ਅਸੀਂ ਸਾਰਿਆਂ ਨੂੰ ਪ੍ਰੇਰਿਤ ਕਰੀਏ

ਤੇ ਇੱਕ ਬੜਾ ਭਾਵੁਕ ਕਰਨ ਵਾਲਾ ਦ੍ਰਿਸ਼ ਦੇਖਿਆ ਹੋਵੇਗਾ ਜਿਸ ਵਿੱਚ ਬੀਡ ਪੁਲਿਸ ਆਪਣੇ ਸਾਥੀ ਡੋਗ ਰੌਕੀ ਨੂੰ ਪੂਰੇ ਸਨਮਾਨ ਦੇ ਨਾਲ ਆਖਰੀ ਵਿਦਾਈ ਦੇ ਰਹੀ ਸੀ ਰੌਕੀ ਨੇ 300 ਤੋਂ ਜ਼ਿਆਦਾ ਕੇਸਾਂ ਨੂੰ ਸੁਲਝਾਉਣ ਵਿੱਚ ਪੁਲਿਸ ਦੀ ਮਦਦ ਕੀਤੀ ਸੀ ਡੌਗਜ਼ ਦੀ ਡਿਸਐਸਟਰ ਮੈਨੇਜਮੈਂਟ ਅਤੇ ਰੈਸਕਿਊ ਮਿਸ਼ਨਜ਼ ਵਿੱਚ ਵੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ ਭਾਰਤ ਵਿੱਚ ਤਾਂ ਨੈਸ਼ਨਲ ਡਿਸਐਸਟਰ ਰਿਸਪਾਂਸ ਫੋਰਸ ਐਨਡੀਆਰਐਫ ਨੇ ਅਜਿਹੇ ਦਰਜਨਾਂ ਡੌਗਜ਼ ਨੂੰ ਸਪੈਸ਼ਲੀ ਟਰੇਨ ਕੀਤਾ ਹੈ ਕਿਤੇ ਭੂਚਾਲ ਆਉਣ ਤੇ ਇਮਾਰਤ ਡਿੱਗਣ ਤੇ ਮਲਬੇ ਵਿੱਚ ਦੱਬੇਜਿਊਂਦੇ ਲੋਕਾਂ ਨੂੰ ਲੱਭਣ ਵਿੱਚ ਇਹ ਡੌਗਜ਼ ਬਹੁਤ ਐਕਸਪਰਟ ਹੁੰਦੇ ਹਨ

ਮੇਰੇ ਪਿਆਰੇ ਦੇਸ਼ਵਾਸੀਓ ਦੇਸ਼ ਅੱਜ ਵਿਕਾਸ ਯਾਤਰਾ ਤੇ ਚਲ ਰਿਹਾ ਹੈ ਇਸ ਦੀ ਸਫਲਤਾ ਸੁਖਮਈ ਤਾਂ ਹੀ ਹੋਵੇਗੀ ਜਦੋਂ ਹਰ ਇੱਕ ਦੇਸ਼ਵਾਸੀ ਇਸ ਵਿੱਚ ਸ਼ਾਮਲ ਹੋਵੇਗਾ ਇਸ ਯਾਤਰਾ ਦਾ ਯਾਤਰੀ ਹੋਵੇਗਾ ਇਸ ਰਾਹ ਦਾ ਰਾਹੀ ਹੋਵੇਗਾ ਇਸ ਲਈ ਇਹ ਜ਼ਰੂਰੀ ਹੈ ਕਿ ਹਰ ਇੱਕ ਦੇਸ਼ਵਾਸੀ ਤੰਦਰੁਸਤ ਰਹੇ ਸੁਖੀ ਰਹੇ ਤੇ ਅਸੀਂ ਸਾਰੇ ਮਿਲ ਕੇ ਕੋਰੋਨਾ ਨੂੰ ਪੂਰੀ ਤਰ੍ਹਾਂ ਨਾਲ ਹਰਾਈਏ ਕੋਰੋਨਾ ਤਾਂ ਹੀ ਹਾਰੇਗਾ ਜਦੋਂ ਅਸੀਂ ਸੁਰੱਖਿਅਤ ਰਹਾਂਗੇ ਜਦੋਂ ਤੁਸੀਂ ਦੋ ਗਜ਼ ਦੀ ਦੂਰੀ ਮਾਸਕ ਜ਼ਰੂਰੀ ਇਸ ਸੰਕਲਪ ਦਾ ਪੂਰੀ ਤਰ੍ਹਾਂ ਨਾਲ ਪਾਲਣ ਕਰੋਗੇ ਤਾਂ ਤੁਸੀਂ ਸਾਰੇ ਤੰਦਰੁਸਤ ਰਹੋਗੇ ਸੁਖੀ ਰਹੋਗੇ ਇਨ੍ਹਾਂ ਸ਼ੁਭਕਾਮਨਾਵਾਂ ਦੇ ਨਾਲ ਅਗਲੀ ਮਨ ਕੀ ਬਾਤ ਵਿੱਚ ਫਿਰ ਮਿਲਾਂਗੇ
ਬਹੁਤਬਹੁਤ ਧੰਨਵਾਦ
ਨਮਸਕਾਰ